ਅਤੇ ਇੱਕ ਪੱਖੇ ਵੀ ਹਨ ਲਾਈਟਾਂ ਹਨ ਵਿੰਡੋਜ ਹਨ ਪੱਖੇ ਲੱਗੇ ਹੋਏ ਹਨ।

ਬਹੁਤ ਸਾਰੇ ਟਰੱਕ ਖੜੇ ਹਨ ਇੱਕ ਟਰੈਕਟਰ ਖੜਾ ਹੈ ਕੁਛ ਗੱਡੀਆਂ ਖੜੀਆਂ ਹਨ।

ਇੱਕ ਆਦਮੀ ਸਾਈਡ ਤੇ ਬੁਜੁਰਗ ਖੜੇ ਹਨ ਉਸ ਓਹਨਾ ਦੇ ਗਲ ਵਿਚ ਜੈਮਾਲਾ ਪਾਈ ਹੋਈ ਹੈ ਫੂਲਾਂ ਦੀ ਮਾਲਾ ਪਾਈ ਹੋਈ ਹੈ ਇੱਕ ਆਦਮੀ ਨੀਚੇ ਬੈਠਿਆ ਹੈ ਇੱਕ ਮਾਈਕ ਰੱਖਿਆ ਹੋਇਆ ਹੈ।

ਇਕ ਖੁੱਲੀ ਕੱਚੀ ਜਗਹ ਹੈ ਨੀਚੇ ਬਹੁਤ ਜ਼ਿਆਦਾ ਪਾਣੀ ਅਤੇ ਚਿੱਕੜ ਹੋਆ ਹੈ।

ਬਹੁਤ ਸਾਰੇ ਸਮਾਨ ਪਿਆ ਹੋਇਆ ਹੈ ਬ ਦੋ ਬਲਟਿਆਂ ਪਈਆਂ ਹੋਈਆਂ ਹਨ ਔਰ ਇੱਕ ਕੇਨੀ ਪਈ ਹੋਇਆ ਸਾਮ੍ਹਣੇ ਇੱਕ।

ਨੀਚੇ ਫਰਸ਼ ਲੱਗਿਆ ਹੋਇਆ ਹੈ ਇੱਕ ਕੁਝ ਲੋਹੇ ਦੀਆਂ ਪਾਈਪ ਪਈਆਂ ਹੋਈਆਂ ਹਨ ਤਾਰਾਂ ਨਜ਼ਰ ਆ ਰਹੀਆਂ ਹਨ।

ਅਤੇ ਬਹੁਤ ਸਾਰੇ ਲੋਗ ਵੀ ਸ਼ੌਪਿੰਗ ਕਰ ਰਹੇ ਹਨ ਮੋਟਰ ਸਾਈਕਲ ਖੜ੍ਹਾ ਹੈ ਇੱਕ ਔਰਤ ਸਫ਼ਾਈ ਕਰ ਰਹੀ ਹੈ ਇੱਕ ਗਾਰਡ ਖੜ੍ਹਾ ਹੈ।

ਦੋ ਦਰਵਾਜੇ ਨਜ਼ਰ ਆ ਰਹੇ ਹਨ ਝੰਡੇ ਨਜ਼ਰ ਆ ਰਹੇ ਹਨ ਦੋ ਵਿੰਡੋ ਦਿਖਾਈ ਦੀਆਂ ਹਨ।

ਕੁਛ ਬੈਗਸ ਪਏ ਹੋਏ ਹਨ ਇੱਕ ਟੀਚਰ ਦਿਖਾਈ ਦੇ ਰਹੀ ਹੈ ਅਤੇ ਦੀਵਾਰ ਤੇ ਬਹੁਤ ਸਾਰੀਆਂ ਦੀਵਾਰ ਤੇ ਪੇਂਟਿੰਗ ਦਿਖਾਈ ਦੇ ਰਹੀਆਂ ਹਨ।

ਦਰਵਾਜ਼ਾ ਸ਼ੀਸ਼ੇ ਦਾ ਲੱਗਿਆ ਹੋਇਆ ਹੈ ਸਾਹਮਣੇ ਪੂਰਾ ਹੀ ਸ਼ੀਸ਼ਾ ਲੱਗਿਆ ਹੋਇਆ ਹੈ ਉੱਪਰ ਪੱਖਾ ਲੱਗਿਆ ਹੋਇਆ ਹੈ ਲਾਈਟਸ ਲੱਗਿਆ ਹੋਇਆ ਹਨ।

ਫੁੱਲ ਵੜੀਆਂ ਪਈਆਂ ਹੋਈਆਂ ਹਨ ਅਤੇ ਬਹੁਤ ਸਾਰੀਆਂ ਕੈਪਸ ਪਈਆਂ ਹੋਈਆਂ ਹਨ।

ਅਤੇ ਨੀਚੇ ਬਲੈਕ ਕਲਰ ਦਾ ਸਟੈਂਡ ਹੈ ਉਦੇ ਚ ਬਲੈਕ ਕਲਰ ਹੋਇਆ ਹੋਇਆ ਹੈ ਉਪਰ ਕੁਛ ਲਿਖਿਆ ਹੋਇਆ ਹੈ ਅਤੇ ਇੱਕ ਲੜਕਾ ਖੜਾ ਹੈ ਟੀ ਸ਼ਰਟ ਪਹਣੀ ਹੁਈ ਹੈ।

ਸਾਹਮਨੇ ਇੱਕ ਛੋਟਾ ਜਿਹਾ ਪਾਰਕ ਹੈ ਅਤੇ ਸਾਹਮਨੇ ਇੱਕ ਹੰ ਕਾਰ ਦਿਖਾਈ ਦੇ ਰਹੇ ਹਨ।

ਸਾਹਮਣੇ ਇੱਕ ਬਹੁਤ ਵੱਡਾ ਗਾਰਡਨ ਹੈ ਬਹੁਤ ਸਾਰੀਆਂ ਪਾਰਕਾ ਲੱਗੀਆਂ ਹੋਈਆਂ ਹਨ ਬਹੁਤ ਪਿਆਰੇ ਪਿਆਰੇ ਲੱਗ ਰਹੇ ਹਨ ਅਤੇ--

ਇੱਥੇ ਟੇਬਲ ਉੱਪਰ ਕੁਝ ਸਮਾਨ ਪਿਆ ਹੋਇਆ ਕੁਝ ਫੁੱਲ ਪਏ ਹੋਏ ਹਨ ਕੁਝ --

ਫੋਨ ਵੀ ਪਏ ਹੋਏ ਹਨ ਸਾਹਮਣੇ ਇਕ ਦੀਵਾਰ ਹੈ ਉਪਰ ਇਕ ਝੁੰਮਰ ਲੱਗਿਆ ਹੈ ਤੇ ਨਾਈਟਸ ਲੱਗਿਆ ਹੋਈਆ ਹਨ।

ਸਾਹਮਣੇ ਦੋ ਕੰਟੇਨਰ ਨਜ਼ਰ ਆ ਰਹੇ ਹਨ ਉੱਪਰ ਫੋਨ ਨੰਬਰ ਲਿਖੇ ਹੋਏ ਹਨ।

ਅਤੇ ਵਿਚ ਪਿੱਛੇ ਕੁਛ ਤਸਵੀਰਾਂ ਪੇਂਟਿੰਗ ਕੀਤੀਆਂ ਨਜ਼ਰ ਨਜ਼ਰ ਆ ਰਹੀਆਂ ਹਨ।

ਨੀਚੇ ਇੱਕ ਮੈਟ ਵਿਛਿਆ ਹੋਇਆ ਹੈ ਸਾਹਮਣੇ ਕੁਝ ਲੋਕ ਬੈਠੇ ਹੋਏ ਹਨ ਇੱਕ ਆਦਮੀ ਇਹਦੇ ਵਿੱਚ ਕਰ ਰਿਹਾ ਹੈ ਇੱਕ ਘੜੀ ਲੱਗੀ ਹੋਈ ਹੈ ਦੀਵਾਰ ਉੱਪਰ ਕੁਛ--